ਤੇ ਪਿੱਛਲੇ ਚੋਣਾਂ 'ਚ ਅੱਠ ਜੁਲਾਈ ਨੂੰ ਦੋ ਹਜ਼ਾਰ ਚਾਰ ਵਿੱਚ ਹੋਏ ਸੀ ਤੇ ਅਗਲੇ ਸਾਲ ਹੁਣ ਅੱਛਾ ਅੱਛਾ ਤੇ ਕਾਨੂੰਨੀ ਸਾਖਾ ਬਾਰੇ ਦੱਸੋ ਕੁਛ ਕਾਨੂੰਨੀ ਸਾਖਾ ਤਾਂ ਤੁਹਾਨੂੰ ਪਤਾ ਵਿਧਾਨਕ ਅਦ~ ਅਦਾਲਤ ਹੁੰਦੀ ਆ ਜਿਹੜੀ ਇੱਕ ਵਿਧਾਨਕ ਦਲ ਸੀ ਅਦਾਲਤ ਸੀ, ਤੇ ਇਹਦੇ ਵਿੱਚ ਚੇਅਰਮੈਨ ਜਾਂ ਕੁਛ ਹੋਰ ਵਿਅਕਤੀਆਂ ਦੁਆਰਾ ਜਿਹੜੀ ਉਹ ਫੈਸਲਾ ਲਏ ਜਾਂਦੇ ਨੇ, ਤੇ ਇਹਨਾਂ ਦਾ ਇੱਕ ਵੱਖਰਾ ਆਪਣਾ ਉਹ ਹੁੰਦਾ ਆ ਤਾਂ ਮਤਲਬ ਕਹਿ ਦੇਈਏ ਜਿਵੇਂ ਹਮ ਹਮ

ਖੋਲਣਾ ਲੋਕਾਂ ਦਾ ਹਨਾ ਇਹ ਉਹਨਾਂ ਦਾ ਮੁੱਖ ਕਾਰਜ ਸੀਗਾ, ਲੋਕਾਂ ਨੂੰ ਗ਼ਰੀਬਾਂ ਨੂੰ ਖਾਣਾ ਵੰਡਣਾ, ਗ਼ਰੀਬਾਂ ਦਾ ਮੁਫ਼ਤ ਇਲਾਜ਼ ਕਰਨਾ ਹਨਾ

ਹਮ ਮਤਲਬ ਕਹਿੰਦੇ ਜਿਹੜੀ ਇਹਨਾਂ ਦੀ ਚੈਰਿਟ ਸੀ charity ਸੀ ਨਾ ਉਹ ਪਹਿਲਾਂ ਤਾਂ ਲੋਕ ਇਹਨਾਂ ਨਾਲ ਜ਼ਿਆਦਾ ਗੱਲਬਾਤ ਨੀ ਕਰਦੇ ਸੀ ਜਦੋਂ ਦੇਖਿਆ ਵੀ ਲੋਕ ਹਾਂ ਵੀ ਇਹ ਚੰਗੇ ਕੰਮ ਕਰਦੇ ਆ ਨਾ ਜਿਹੜੇ lady ਸੀ ਮਦਰ ਟੈਰੇਸਾ ਇਹ ਚੰਗੇ ਕੰਮ ਕਰਦੀ ਸੀ ਤਾਂ ਕਰਕੇ ਫਿਰ ਸਾਰੇ ਲੋਕਾਂ ਨੇ ਇਹਨਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਕਾਫ਼ੀ ਲੋਕਾਂ ਨੇ ਇਹਨਾਂ ਦਾ ਸਾਥ ਦਿੱਤਾ ਸੀ, ਵੀ ਇਹ ਲੋਕਾਂ ਦੀ help ਕਰਦੇ ਆ,

ਬਾਹਰੋਂ ਲੋਕ ਆ ਗਏ ਉਹ ਵੀ ਇਹਨਾਂ ਦੀ ਕਾਫ਼ੀ ਹੈਲਪ ਕਰਦੇ ਰਹਿੰਦੇ ਸੀ Foreigner ਸੀਗੇ ਮਤਲਬ ਵਿਦੇਸ਼ੀ ਸੀਗੇ ਪਰ ਇਹਨਾਂ ਕੋਲ ਇੰਡੀਆ ਦੀ ਨਾਗਰਿਕਤਾ ਵੀ ਸੀਗੀ,

ਹਾਂਜੀ ਹਾਂਜੀ ਇਹਨਾਂ ਨੇ ਆਪਣਾ ਆਪਣਾ ਛੱਡ ਕੇ ਨਾ ਫਿਰ ਆਪਣੇ ਇੰਡੀਅਨ ਦੀ ਇਹ ਜਿਹੜੀ ਆਪਣੀ ਇੰਡੀਅਨ ਵਾਲੀ ਆ ਨਾ ਉਹ ਨਾਗਰਿਕਤਾ ਇਹ~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

hello

ਸਤਿ ਸ਼੍ਰੀ ਅਕਾਲ, ਕਿਵੇਂ ਹੋ? ਹਾਂਜੀ ਹਾਂਜੀ ਬਸ ਵਧੀਆ, ਹੋਰ ਤੁਸੀਂ ਦੱਸੋ ਕਿਵੇਂ ਹੋ? ਮੈਂ ਵਧੀਆ, ਹੋਰ ਘਰ ਸਾਰੇ ਵਧੀਆ? ਹੰਜੀ ਹਾਂਜੀ ਘਰੇ ਸਾਰੇ ਠੀਕ ਠਾਕ, ਤੁਸੀਂ ਦੱਸੋ ਤੁਹਾਡੇ ਘਰ ਠੀਕ ਹੈ ਸਾਰੇ?

ਹੰਜੀ ਹੋਰ ਕੀ ਕਰਦੇ ਸੀ? ਆਹ ਮੈਂ ਨਾ ਇੱਕ notes ਬਨਾ ਰਹੀ ਸੀ ਰਾਜਾ ਰਸਾਲੂ ਬਾਰੇ, ਤੁਸੀਂ ਇਹਨਾਂ ਦੇ ਬਾਰੇ ਮੈਨੂੰ ਦਸ ਸਕਦੇ ਹੋ ਕੁਝ? , ਕੁਛ ਤਾ ਮੇਨੂ ਪਤਾ ਹੈ ਤੇ ਥੋੜਾ ਬਹੁਤ ਕੁੱਝ ਦੱਸ ਦਿੰਦੇ ਮੈਨੂੰ ਹਾਂਜੀ ਹਾਂਜੀ ਮੈਂ ਦੱਸ ਦਿੰਦੀ ਹਾਂ ਤੁਸੀਂ ਦੱਸੋ ਕੀ ਪੁੱਛਣਾ ਚਾਹੁੰਦੇ ਹੋ ਉਹਨਾਂ ਬਾਰੇ

ਹਾਂਜੀ ਹਾਂਜੀ, ਠੀਕ ਹੈ ਤੇ ਕਿਹੜੀਆਂ ਗੱਲਾ ਤੋਂ ਪਤਾ ਲੱਗਦਾ ਹੈ ਕੀ ਰਸਾਲੂ ਆਜ਼ਾਦ ਤਬੀਅਤ ਦਾ ਮਾਲਕ ਸੀ? ਰਾਜਾ ਰਸਾਲੁ ਦੇ ਜੀਵਨ ਸੰਘਰਸ਼ ਵਿੱਚ ਕੌਣ ਕੌਣ ਉਸਦੇ ਸਾਥੀ ਬਨੇ? ਉਹਨਾਂ ਬਾਰੇ ਦੱਸੋ, ਸਾਥੀਆ ਬਾਰੇ ਹਾਂਜੀ, ਕਹਿੰਦੇ ਰਾਜਾ ਰਸਾਲੁ ਦੇ ਜੀਵਨ ਸੰਘਰਸ਼ ਵਿੱਚ ਫੌਲਾਦੀ ਨਾਮ ਦਾ ਘੋੜਾ ਤੇ ਤੋਤਾ ਸਾਥੀ ਰਹੇ ਜਿਨ੍ਹਾਂ ਦਾ ਜਨਮ

ਹਾਂਜੀ ਠੀਕ ਹੈ ਤੇ ਕਿਹੜੀਆਂ ਗੱਲਾ ਤੋਂ ਪਤਾ ਲੱਗਦਾ ਹੈ ਕੀ ਰਸਾਲੂ ਆਜ਼ਾਦ ਤਬੀਅਤ ਦਾ ਮਾਲਕ ਸੀ? ਹਾਂਜੀ ਹਾਂਜੀ ਮੈਂ ਦੱਸ ਦਿੰਦੀ ਹਾਂ, ਕਹਿੰਦੇ ਕੀ ਰਾਜਾ ਰਸਾਲੁ ਨੇ ਆਪਣੇ ਪਿਤਾ ਦੇ ਪ੍ਰਬੰਧਨ ਅਨੁਸਾਰ ਬਾਰਾਂ ਸਾਲ ਭੋਰੇ ਵਿੱਚ ਰਹਨਾ ਮੰਜ਼ੂਰ ਨਾ ਕੀਤਾ ਤੇ ਗਿਆਰ੍ਹਵੇਂ ਬਰੇ ਦੇ ਵਿੱਚ ਹੀ ਭੋਰੇ ਤੋਂ ਬਾਹਰ ਆ ਗਿਆ ਉਸ ਕੋ ਬਾਹਰ ਕਾ ਖੁੱਲਾ ਵਾਤਾਵਰਣ ਪਸੰਦ ਸੀ। ਉਹ ਆਪਣੇ ਆਜ਼ਾਦ ਤਬੀਅਤ ਕਾਰਨ ਹੀ ਕੁੜੀਆਂ ਦੇ ਪਹਿਲਾਂ ਘੜੇ ਫੂੰਡ ਦਾ

ਹਾਂਜੀ ਤੇ ਰਾਜੇ ਸਲਵਾਨ ਨੇ ਰਸਾਲੇ ਨੂੰ ਦੇਸ਼ ਨਿਕਾਲਾ ਕਿਉਂ ਕੀਤਾ?

ਉਸਨੇ ਉਸਨੂੰ ਆਪਣੇ ਦਰਬਾਰ ਵਿੱਚ ਬੁਲਾਕੇ ਦੇਸ਼ ਨਿਕਾਲਾ ਦੇ ਦਿੱਤਾ। ਹਾਂਜੀ ਠੀਕ ਹੈ ਤੇ ਫਿਰ ਬਾਸ਼ਕ ਨਾਗ ਰਾਜਾ ਰਸਾਲੂ ਦਾ ਮਿੱਤਰ ਕਿਵੇਂ ਬਣ ਗਿਆ? ਹਾਂਜੀ ਹਾਂਜੀ ਮੈਂ ਦੱਸ ਦਿੰਦੀ ਹਾਂ ਇਂਹਨਾ ਬਾਰੇ ਵੀ ਪਤਾ ਹੈ ਮੈਨੂੰ, ਕਹਿੰਦੇ ਜਦੋਂ ਰਾਜਾ ਰਸਾਲੂ ਦੇਸ਼ ਨਿਕਾਲੇ ਸਮੇਂ ਗੁਜਰਾਤ ਦੇ ਇਲਾਕੇ ਵਿੱਚੋਂ ਲੰਘ ਰੇਹਾਂ ਸੀ ਤਾਂ ਉਸਨੇ ਇੱਕ ਨਾਗ ਨੂੰ ਮੂਦਾੱ ਪਿਆ ਵੈਖੀਆਂ। ਤੇ ਜੋ ਆਪਣੀਆਂ ਅੱਖਾਂ ਵਿੱਚ ਰੇਤ ਪੈਣ ਕਰਕੇ ਬਹੋਤ ਦੁਖੀ ਸੀ ਤੇ ਕਹਿੰਦੇ ਨਾਲ਼ੇ ਉਸਨੇ ਫਿਰ ਰਸਾਲੂ ਨੇ ਕੀ ਕੀਤਾ ਰਸਾਲੂ ਨੇ ਨਾ ਓੁਸ ਨਾਗ ਦੀਆਂ ਅੱਖਾਂ ਵਿੱਚ ਰੇਤ ਕਡ ਦਿੱਤਾ ਤੇ ਇਸ ਕਰਕੇ ਜਿਹੜਾ ਨਾਗ ਸੀਗਾ ਉਸਦਾ ਮਿੱਤਰ ਬਣ ਗਿਆ। ਹਾਂਜੀ ਠੀਕ ਹੈ ਤੇ ਫਿਰ ਅੱਗੇ ਰਸਾਲੂ ਨੇ ਸੁਰੂਪਾ ਦੇ ਵਿਆਹ ਦੀ ਸ਼ਰਤ ਜਿੱਤ ਕੇ ਵੀ ਉਸ ਨਾਲ ਵਿਆਹ ਕਿਉਂ ਨਹੀਂ ਕਰਵਾਯਾ? ਹਾਂਜੀ ਕਹਿੰਦੇ ਸੀ ਕੇ ਰਸਾਲੂ ਨੇ ਸੁਰੂਪਾ ਦੇ ਵਿਆਹ ਦੀ ਸ਼ਰਤ ਜਿੱਤ ਕੇ ਵੀ ਸੁਰੂਪਾ ਨਾਲ ਵਿਆਹ ਇਸ ਕਰਕੇ ਨਾ ਕੀਤਾ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਸੁਨਿਆਰੋ ਦੇ ਇੱਕ ਮੁੰਡੇ ਨੂੰ ਪਿਆਰ ਕਰਦੀ ਹੈ ਉਸਨੇ ਸੁਰੂਪਾ ਦੇ ਬਾਪ ਨੂੰ ਸਮਝਾਂ ਕੇ ਉਸ ਦਾ ਵਿਆਹ ਉਸ ਮੁੰਡੇ ਨਾਲ ਕਰ ਦਿੱਤਾ। ਮਤਲਬ ਉਹਨੇ ਇਹ ਚੀਜ਼ ਕੀਤੀ ਕੀ ਜਦ ਉਹਨੂੰ ਪਤਾ ਸੀ ਕੀ ਜਿਹੜੀ ਸੁਰੂਪਾ ਕਿਸੇ ਰੋਕ ਨੂੰ ਪਿਆਰ ਕਰਦੀ ਹੈ ਤਾਂ ਫਿਰ ਉਹਨੇ ਆਪ ਦਾ ਵਿਆਹ ਉਦੇਂ ਨਾਲ ਕਰਨ ਦੀ ਜਿਹੜੀ ਸ਼ਰਤ ਸੀਗੀ ਉਦੇਂ ਲਈ ਮਨਾਂ ਕਰਤਾ ਕੇ ਵਈ ਮੈਂ ਨੀ ਵਿਆਹ ਕਰਵਾਨਾਂ ਇਦੇ ਨਾਲ ਤੂਸੀ ਇੱਦਾਂ ਵਿਆਹ ਉਹਦੇ ਨਾਲ ਹੀ ਮੁੰਡੇ ਨਾਲ ਕਰੋ ਜਿਹਨੁ ਉਹ ਪਿਆਰ ਕਰਦੀ ਹੈ ਹਾਂਜੀ ਠੀਕ ਹੈ ਤੇ ਫਿਰ ਰਾਜਾ ਕਿਹੜੀਆਂ ਕਰਤੂਤਾਂ ਕਰਕੇ ਬਦਨਾਮ ਸੀ? ਦੱਸ ਦਿੰਦੀ ਹਾਂ ਇਹਦੇ ਵਾਰੇ ਵੀ ਕਹਿੰਦੇ ਜਿਹੜਾ ਰਾਜਾ ਸਿਰਕਪ ਹੈ ਉਹ ਲੋਕਾਂ ਉੱਤੇ ਬਹੁਤ ਜ਼ੁਲਮ ਕਰਦਾ ਸੀ। ਉਹ ਕਪਟੀ ਵੀ ਸੀ ਉਹ ਸਿਰਾ ਦੀ ਬਾਜ਼ੀ ਲਾ ਕੇ ਚੋਪੜ ਖੇਡਦਾ ਸੀ। ਤੇ ਹੇਰਾ ਫੇਰੀ ਨਾਲ ਚੋਪੜ ਹਾਰਨ ਵਾਲੇ ਨੂੰ ਮਾਰ ਦਿੰਦਾ ਸੀ ਕਹਿੰਦੇ ਇਸ ਮਾਮਲੇ ਵਿੱਚ ਉਸਨੇ ਆਪਣੇ ਪਰਾ ਸਿਰਮੁਖ ਦਾ ਵੀ ਲਿਹਾਜ਼ ਨਹੀਂ ਸੀ ਕੀਤਾ ਆਪਣੀਆਂ ਅਜਿਹੀਆਂ ਕਰਤੂਤਾਂ ਕਰਕੇ ਰਾਜਾ ਸਿਰਕਪ ਬਦਨਾਮ ਸੀ ਮਤਲਬ ਆਪਾ ਇਹ ਕਹਿ ਸਕਦੇ ਹਾਂ ਕੀ ਜਿਹੜੇ ਇਨਸਾਨ ਨੇ ਆਪ ਦੇ ਪਰਾ ਤੱਕ ਦਾ ਨੀ ਲਿਹਾਜ਼ ਕੀਤਾ ਤੇ ਉਹ ਕਿਸੇ ਹੋਰ ਦੇ ਕੀ ਦਯਾ ਕਰੁਗਾ ਮਤਲਬ ਫਿਰ ਇਸ ਤਰ੍ਹਾਂ ਦੀ ਜਿਹੜੀਆਂ ਉਹਦੀ ਹਰਕਤਾਂ ਸੀ ਉਹਨਾਂ ਕਰਕੇ ਫਿਰ ਉਹ ਕਾਫ਼ੀ ਬਦਨਾਮ ਸੀ ਹਾਂਜੀ ਹਾਂਜੀ ਠੀਕ ਹੈ ਤੇ ਫਿਰ ਰਾਜੇ ਰਸਾਲੂ ਨੇ ਰਾਜੇ ਸਿਰਕਮ ਨੂੰ ਕਿਵੇਂ ਹਰਾਇਆ? ਹਾਂਜੀ ਕਹਿੰਦੇ ਰਾਜੇ ਰਸਾਲੂ ਨੇ ਸਿਰਮੁਖ ਦੇ ਦੱਸੇ ਢੰਗ ਅਨੁਸਾਰ ਆਪਣਾ ਫਾਫਾ ਵੱਤ ਕੇ ਚੋਪੜ ਖੇਡੀ ਉਹ ਉਸ ਦੁਆਰਾ ਛੱਡੀਆਂ ਸੋਹਣੀਆਂ ਇਸਤਰੀਆਂ ਵੱਲ ਦੇਖ ਕੇ ਨਾ ਡੁੱਲਿਆ ਉਸ ਦੇ ਬਲੂੰਗੜੇ ਦੇ ਡਰ ਕਰਕੇ ਚੂਹਾ ਵੀ ਸਿਰਕਪ ਦੀ ਮਦਦ ਨਾ ਕਰ ਸਕਿਆ ਇਸ ਤਰ੍ਹਾਂ ਰਾਜੇ ਰਸਾਲੂ ਨੇ ਰਾਜੇ ਸਿਰਕਪ ਨੂੰ ਹਰਾ ਦਿੱਤਾ ਹਾਂਜੀ ਠੀਕ ਹੈ ਤੇ ਫਿਰ ਕੋਕਲਾ ਕੋਣ ਸੀ ਤੇ ਉਹ ਰਾਜਾ ਰਸਾਲੂ ਦੇ ਜੀਵਨ ਵਿੱਚ ਕਿਵੇਂ ਆਈ ਹਾਂ?

ਰਾਜੇ ਸਿਰਕਪ ਨੇ ਉਸ ਨੂੰ ਆਪਣੇ ਲਈ ਨਹਸ਼ ਕਹਿ ਕੇ ਮਾਰਨ ਦਾ ਹੁਕਮ ਦਿੱਤਾ ਸੀ ਪਰ ਰਸਾਲੂ ਨੇ ਉਸ ਨੂੰ ਆਪਣੇ ਲਈ ਸ਼ੂਭ ਦੱਸ ਕੇ ਉਸ ਦੇ ਜਵਾਨ ਹੋਣ ਤੇ ਉਸ ਨਾ

ਹਾਂਜੀ ਠੀਕ ਹੈ ਤੇ ਕੋਕਲਾ ਦੇ ਜੀਵਨ ਦਾ ਅੰਤ ਕਿਵੇਂ ਹੋ ਗਿਆ ਫਿਰ? ਹਾਂਜੀ ਕਹਿੰਦੇ ਜਦੋਂ ਰਾਜਾ ਰਸਾਲੂ ਨੂੰ ਕੋਕਲਾ ਤੇ ਹੋਡੀ ਦੀ ਪ੍ਰੇਮ ਸੰਬੰਧਾਂ ਦਾ ਪਤਾ ਲੱਗਾ ਤਾਂ ਉਸਨੇ ਗ਼ੁੱਸੇ ਵਿੱਚ ਹੋਡੀ ਨੂੰ ਮਾਰ ਦਿੱਤਾ। ਹੋਡੀ ਦੀ ਮੌਤ ਦੀ ਖਬਰ ਸੁਣਕੇ ਕੋਕਲਾ ਵੀ ਮਹਿਲ ਤੋਂ ਛਾਲ਼ ਮਾਰਕੇ ਮਰ ਗਈ। ਇਸ ਤਰ੍ਹਾਂ ਉਹਦੇ ਜੀਵਨ ਦਾ ਅੰਤ ਹੋ ਗਿਆ। ਹਾਂਜੀ ਤੇ ਰਾਜਾ ਰਸਾਲੂ ਦੀ ਸ਼ਖਸੀਅਤ ਦੇ ਮੁੱਖ ਗੁਣ ਕਿਹੜੇ- ਕਿਹੜੇ ਹਨ? ਹਾਂਜੀ ਕਹਿੰਦੇ ਰਾਜਾ ਰਸਾਲੂ ਸ਼ੁਰੂ ਤੋਂ ਹੀ ਆਜ਼ਾਦ ਸੁਭਾਅ ਵਾਲਾ ਸੀ। ਉਹ ਸੁੰਦਰ ਵੀ ਸੀ ਜਵਾਨ ਵੀ ਸੀ ਤੇ ਸੁੰਦਰਤਾ ਦੇ ਲਾਲਚ ਦੀ ਖਿੱਚ ਤੇ ਮੁਕਤ ਸੀ। ਉਹ ਜ਼ੁਲਮ ਦਾ ਨਾਸ਼ ਕਰਨ ਵਾਲਾ ਸੀ।

ਮਤਲਬ ਉਹ ਇਸ ਤਰ੍ਹਾਂ ਦੇ ਉਹਦੇ ਇਹਨੇ ਵਧਿਆ ਜ਼ਿਆਦਾ ਗੁਣ ਕਰਕੇ ਉਹ ਬਹੁਤ ਮਸ਼ਹੂਰੀ ਵੀ ਸੀ। ਹਾਂਜੀ ਤੇ ਫਿਰ ਪੁਰਨ ਭਗਤ ਤੇ ਰਾਜਾ ਰਸਾਲੂ ਵਿੱਚ ਕਿਹੜੇ- ਕਿਹੜੇ ਸਮਾਨ ਗੁਣ ਤੇ ਕਿਹੜੇ- ਕਿਹੜੇ ਵੱਖਰੇ ਗੁਣ ਸੀ? ਹਾਂਜੀ ਹਾਂਜੀ ਕਹਿੰਦੇ ਪੁਰਨ ਭਗਤ ਤੇ ਰਾਜਾ ਰਸਾਲੂ ਦੋਵੇਂ ਹੀ ਬਾਰ੍ਹਾਂ ਸਾਲਾ ਦੀ ਉਮਰ ਤੱਕ ਆਪਣੇ ਬਾਪ ਲਈ ਦੇਖਣੇ ਅਸ਼ੁਭ ਸਨ। ਮਤਲਬ ਬਾਰ੍ਹਾਂ ਸਾਲ ਦੀ ਉਮਰ ਤੱਕ ਇਹਨਾਂ ਦੇ ਬਾਪ ਨੇ ਇਹਨਾਂ ਨੂੰ ਨਹੀਂ ਦੇਖਿਆ ਮਤਲਬ ਅਸ਼ੁਭ ਮੱਨੇ ਗਏ? ਹਾਂਜੀ, ਕਹਿੰਦੇ ਰਾਜਾ ਰਸਾਲੂ ਸ਼ੁਰੂ ਤੋਂ ਹੀ ਆਜ਼ਾਦ ਤਬੀਅਤ ਵਾਲਾ ਸੀ ਪਰ ਪੁਰਨ ਬਾਪ ਦੁਆਰਾ ਪਾਏ ਬੰਧਨ ਸਵੀਕਾਰ ਕਰਨ ਵਾਲਾ ਸੀ। ਕਹਿੰਦੇ ਜਿਹੜਾ ਰਾਜਾ ਰਸਾਲੂ ਸੀਗਾ ਉਹ ਤਾਂ ਮਤਲਬ ਆਵਾਜ਼ ਰਹਿੰਦਾ ਸੀ ਉਹਨੂੰ ਕਿਸੀ ਸੇ ਵੀ ਕੋਈ ਸ਼ੋ ਨਹੀਂ ਸੀ ਪਰ ਜਿਹੜਾ ਪੁਰਨ ਸੀਗਾ ਉਹ ਆਪ ਦੇ ਬਾਪ ਦੇ ਜਿਹੜੇ ਵੀ ਬੰਧਨ ਉਹਦੇ ਤੇ ਲਾਏ ਸੀ ਉਹਨਾਂ ਨੂੰ ਪੂਰਾ ਸਵੀਕਾਰ ਕਰਦਾ ਤੇ ਦੂਜੇ ਪਾਸੇ ਕਿਹੰਦੇ ਜਿਹੜਾ ਪੁਰਨ ਤੇ ਰਸਾਲੂ ਦੋਨੋ ਸੁੰਦਰ ਤੇ ਜਵਾਨ ਸਨ। ਤੇ ਦੋਵੇਂ ਹੀ ਸੁੰਦਰਤਾ ਤੇ ਲਾਲਚ ਦੀ ਖਿੱਚ ਤੋਂ ਮੁਕਤ ਸਨ। ਦੋਵਾਂ ਵਿੱਚ ਖਿਮਾ ਦਾ ਗੁਣ ਸੀ। ਸਿਰਫ਼ ਦੋਵਾਂ ਦੇ ਵਿੱਚ ਇਕ ਅਲੱਗ ਗੁਣ ਸੀ ਉਹ ਇਹ ਸੀ ਕੀ ਇਕ ਆਜ਼ਾਦ ਤਬੀਅਤ ਵਾਲਾ ਸੀ ਤੇ ਦੁੱਸਰਾਂ ਬੰਧਨ ਸਵੀਕਾਰ ਕਰਨ ਵਾਲਾ ਸੀ। ਹਾਂਜੀ ਤੇ ਫਿਰ ਰਾਜਾ ਰਸਾਲੂ ਗ੍ਰੰਥ ਕਥਾ ਕੀ ਇੱਕ ਪੀੜੀ ਹੈ?

ਲੋਕਬੀਰ ਰਸਾਲੂ ਦਾ ਜਨਮ ਹੋਇਆ। ਜੋਤਿਸ਼ੀਆ ਨੇ ਰਾਜੇ ਨੂੰ ਬਾਰ੍ਹਾਂ ਬਰੇ ਤੱਕ ਰਸਾਲੂ ਦਾ ਮੁੱਖ ਵੇਖਣਾ ਅਸ਼ੂਭ ਦੱਸਿਆ ਜਿਸ ਕਰਕੇ ਰਸਾਲੂ ਨੂੰ ਵੀ ਪੁਰਨ ਵਾਂਗ ਇੱਕ ਭੋਰੇ ਵਿੱਚ ਰੱਖਣ ਦਾ ਪ੍ਰਬੰਧਨ ਕੀਤਾ । ਰਸਾਲੂ ਦੇ ਜਨਮ ਵਾਲੇ ਦਿਨ ਹੀ ਸਲਵਾਨ ਦੇ ਅਸਤਬਲ ਵਿੱਚ ਇੱਕ ਵਿਛੇਰਾ ਜੰਮਿਆ ਸੀ ਜਿਸ ਦਾ ਨਾਮ ਫੋਲਾਦੀ ਰੱਖਿਆ ਗਿਆ ਸੀ। ਸ਼ਾਹੀ ਬਾਗ ਵਿੱਚ ਉਸੇ ਦਿਨ ਹੀ ਇੱਕ ਤੇਤੀ ਵੀ ਜੰਮਿਆ ਸੀ। ਇਹ ਬ਼ੇਸ਼ਰਾ ਅੱਤੇ ਤੋਤਾ ਰਸਾਲੂ ਦੇ ਬਚਪਨ ਦੇ ਸਾਥੀ ਬਣੇ। ਤੇ ਇਹ ਦੋਵੇਂ ਰਸਾਲੂ ਦੇ ਜੀਵਨ ਸੰਘਰਸ਼ ਵਿੱਚ ਸੱਦਾ ਉਸਦੇ ਨਾਲ ਰਹੇ। ਕਿੰਹਦੇ ਰਸਾਲੂ ਸ਼ੁਰੂ ਤੋਂ ਆਜ਼ਾਦ ਸੁਭਾਅ ਵਾਲਾ ਸੀ ਇਸੇ ਕਰਕੇ ਉਹ ਗਿਆਰਵੇਂ ਬਰੇ ਵਿੱਚ ਹੀ ਭੋਰੇ ਤੋਂ ਬਾਹਰ ਆ ਗਿਆ। ਉਸ ਨੂੰ ਭੋਰੇ ਤੋਂ ਬਾਹਰ ਦੀ ਖੁੱਲਾਂ ਜਹਾਨ ਬਹੁਤ ਚੰਗਾ ਲੱਗਾ ਤੇ ਕਿੰਹਦੇ ਰਸਾਲੂ ਸੁੰਦਰ ਤੇ ਜਵਾਨ ਸੀ ਉਸਦੀ ਇੱਕ ਤੱਕਨੀ ਹੀ ਅਗਲੇ ਨੂੰ ਚੀਲ ਲੈੰਦੀ ਸੀ। ਪਹਿਲੇ ਦਿਨ ਹੀ ਜਦੋਂ ਉਹ ਇੱਕ ਨਦੀ ਵਿੱਚ ਇਸ਼ਨਾਨ ਕਰਨ ਗਿਆ ਤਾਂ ਚਿੰਦਨ ਦੇਈ ਨਾਂ ਦੀ ਇੱਕ ਰਾਜਕੁਮਾਰੀ ਉਸ ਵੱਲ ਖਿੱਚੀ ਗਈ। ਇਹਦੇ ਵਿੱਚ ਉਹਨੇ ਦੱਸਿਆ ਕੀ ਜਿਹੜਾ ਮਤਲਬ ਪੁਰਨ ਭਗਤ ਦੇ ਆਸ਼ਿਰਵਾਦ ਨਾਲ ਜਿਹੜੇ ਸਿਆਲ ਕੋਟ ਦੇ ਰਾਜਾ ਸੀਗੇ ਉਹਨਾਂ ਦੇ ਘਰ ਰਸਾਲੂ ਦਾ ਜਨਮ ਹੋਇਆ ਸੀ। ਫਿਰ ਉਹਨੂੰ ਵੀ ਕਹਿੰਦੇ ਇੱਕ ਭੋਰੇ ਚ ਰੱਖਿਆ । ਉਹਦੇ ਜਨਮ ਵਾਲੇ ਦਿਨ ਹੀ ਇਕ ਫੋਲਾਦੀ ਸ਼ੇਰ ਦੀ ਜਨਮ ਹੋਇਆ ਫਿਰ ਇੱਕ ਜਿਹੜਾ ਤੋਤਾ ਸੀ ਉਹ ਵੀ ਉਸ ਦਿਨ ਹੀ ਜੰਮਿਆ। ਇਹ ਦੋਨੋ ਇਹਦੇ ਸਾਥੀ ਬਣੇ ਜ਼ਿਹਨਾਂ ਨੂੰ ਇਹ ਦੋਸਤ ਮੰਦਾ ਸੀ ਵਧਿਆ। ਹਾਂਜੀ ਹੁਣ ਤੁਹਾਨੂੰ ਸਮਝ ਲੱਗ ਗਿਆ ਸਾਰਾ ਕੁਝ ਜਿਹੜਾ ਮੈਂ ਦੱਸਿਆ ਤੁਹਾਨੂੰ ਹਾਂਜੀ ਮੈਨੂੰ ਸਮਝ ਲੱਗ ਗਿਆ ਸਾਰਾ ਕੁਝ ਤੇ ਕੁਝ ਹੋਰ ਡਾਊਟ ਹੋਇਆ ਨਾ ਮੈਨੂੰ ਤੇ ਮੈਂ ਤੁਹਾਨੂੰ ਫ਼ੋਨ ਕਰਾੰਗੀ। ਹਾਂਜੀ ਹਾਂਜੀ ਠੀਕ ਹੈ ਜੀ ਕੋਈ ਗੱਲ ਨੀ।

ਤੁਹਾਡੀਆਂ ਨਜ਼ਰਾਂ ਵਿੱਚ ਖ਼ੁਸ਼ਾਮਦੀ ਭਾਵੇਂ ਕਮੀਨਾ ਅਤੇ ਗਿਰਿਆ ਹੋਇਆ ਹੁੰਦਾ ਹੈ ਪਰ ਉਸਨੂੰ ਇਸਦਾ ਕਾਫ਼ੀ ਸੰਸਾਰ ਤੇ ਸਮਾਧਕ ਲਾਭ ਹੁੰਦਾ ਹੈ। ਭਾਵੇਂ ਮੈਨੂੰ ਕਦੇ ਕੋਈ ਅਜਿਹਾ ਆਦਮੀ ਨਹੀਂ ਮਿਲਿਆ, ਜਿਸਦਾ ਕਦੇ ਕਿਸੇ ਖ਼ੁਸ਼ਾਮਦੀ ਨਾਲ ਵਾਹ ਨਾ ਪਿਆ ਹੋਵੇ ਕਿ ਉਸਨੇ ਖ਼ੁਸ਼ਾਮਦੀ ਤੋਂ ਸਵਾਦ ਨਾ ਚੱਖਿਆ ਹੋਵੇ ਖ਼ੁਸ਼ਾਮਦ ਕਰਨ ਦੇ ਸਕਿੰਟਾਂ ਤਰੀਕੇ ਅਤੇ ਹੁੰਦੇ ਹਨ, ਪਰ ਇਸਦਾ ਪਹਿਲਾ

ਹੋ ਕੇ ਸੁਰੀਲੇ ਕਹਿ ਕੇ ਗਾਣਾ ਸੁਣਾਉਣ ਲਈ ਕਿਹਾ ਸੀ, ਜੇਕਰ ਕਿਸੇ ਨੂੰ ਤੁਸੀਂ ਇਹ ਕਹਿ ਦੇਵੋਗੇ ਕਿ ਉਹ ਕਿਸੇ ਦਾ ਖ਼ੁਸ਼ਾਮਦ ਵਿੱਚ ਨਹੀਂ ਆਉਂਦਾ ਤਾਂ ਇਹਨਾਂ ਸ਼ਬਦਾਂ ਨਾਲ ਵੀ ਫੁੱਲ ਜਾਂਦਾ ਹੈ ਉਹ ਵੀ ਖ਼ੁਸ਼ਾਮਦ ਹੀ ਹੁੰਦੀ ਹੈ ਇੱਕ ਦੁਕਾਨਦਾਰ ਤੁਹਾਡੀ ਚੋਣ ਦੀ ਰਚਨਾ ਦੀ ਸੰਬੰਧ ਨਾ ਕਰਕੇ ਤੁਹਾਡੇ ਖ਼ੁਸ਼ਾਮਦ ਕਰਦਾ ਹੈ ਤੁਹਾਡਾ ਪੈਸੇ ਬਟੋਰਦਾ ਹੈ ਕਈ ਲੋਕਾਂ ਰਾਜਿਆਂ ਸਖ਼ਸੀਅਤਾਂ ਤੇ ਵੱਡੇ ਅਫ਼ਸਰਾਂ ਦੇ ਕਹਿਣ ਸਹਿਣ ਨਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਸੰਵਾਦਨਾ ਨਾਲ ਖ਼ੁਸ਼ਾਮਦ ਕਰਦੇ ਹਨ ਅਤੇ ਆਪਣਾ ਕੰਮ ਕੱਢ ਲੈਂਦੇ ਹਨ, ਜਿਹੜੇ ਲੋਕ ਖ਼ੁਸ਼ਾਮਦ ਦੀ ਕਲਾ ਦੇ ਯੋਗਤਾ ਨਾਲ ਵਰਤੋਂ ਕਰਦੇ ਹਨ ਉਹ ਕਦੇ ਭੁੱਖੇ ਨਹੀਂ ਮਰਦੇ ਖ਼ੁਸ਼ਾਮਦ ਨਾਲ ਕਰਨ ਵਾਲੇ ਦੀ ਹਰ ਮੈਦਾਨ ਵਿੱਚ ਫ਼ਤਿਹ ਹੁੰਦੀ ਹੈ, ਜਦੋਂ ਕਿ ਅਸਲੀ ਯੋਗਤਾ ਵਾਲੇ ਬੰਦੇ ਉਲੰਘਣਾ ਟਿੱਚਦੇ ਹਨ ਕਿਸੇ ਕਰਕੇ ਸਾਨੂੰ ਸਭ ਤੋਂ ਖ਼ੁਸ਼ਾਮਦ ਦੀ ਕਲਾ ਸਿਖਣੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਹੈ ਮੈਂ ਤਾਂ ਇੱਥੋਂ ਤੱਕ ਕਹਿੰਦਾ ਹਾਂ ਕਿ ਵਰਤਮਾਨ ਜ਼ਿੰਦਗੀ ਵਿੱਚ ਪੈਰ ਪੈਰ ਤੇ ਕੰਮ ਆਉਣ ਵਾਲੀ ਇਸ ਕਲਾ ਦੀ ਨੁਕਤਾ ਅਤੇ ਬੋਧਾਂ ਦੇ ਵਿੱਚ ਯੂਨੀਵਰਸਟੀਆਂ ਵੱਲੋਂ school ਕਾਲਜਾਂ ਦੇ ਵਿੱਚ ਇਸ ਸੰਬੰਧੀ course ਸ਼ੁਰੂ ਕਰਨੇ ਚਾਹੀਦੇ ਹਨ ਘਰੇਲੂ ਖ਼ਰਚਿਆਂ ਘਰ ਦੀ ਸੁੰਦਰਤਾ, ਨੂੰ ਚਾਰ ਚੰਦ ਲਾ ਦਿੰਦਾ ਹੈ ਹਰੇ ਭਰੇ ਰੁੱਖਾਂ ਵਾਲੇ ਤੇ ਰੰਗੀਨ ਰੰਗ ਬਿਰੰਗੇ ਫੁੱਲਦਾਰ ਪੌਦਿਆਂ ਨਾਲ ਭਰਿਆ ਹੋਇਆ ਬਗ਼ੀਚਾ ਘਰ ਨੂੰ ਆਕਾਸ਼ਵਾਣੀ ਤੇ ਕੁਦਰਤ ਨਾਲ ਵਾਤਾਵਰਨ ਪ੍ਰਦਾਨ ਕਰਦਾ ਹੈ ਜੋ ਘਰ ਵਿੱਚ ਰਹਿਣ ਵਾਲਿਆਂ ਦੇ ਵਿਅਕਤੀਆਂ ਨੂੰ ਮਹਿਕਾ ਤੇ ਖੜ ਕੇ ਆਨੰਦ ਲੈਣ ਨੂੰ ਫਿਰਦਾ ਹੈ ਕਰਦਾ ਹੈ ਨੇੜੇ ਲੰਘਣ ਵਾਲਾ ਉਹੀ ਵਿਅਕਤੀ ਉਪਕਾਰ ਵੀ ਮੱਥੇ ਤੇ ਲਾ ਕੇ ਚੁੰਮਦਾ ਹੈ, ਘਰੇਲੂ ਬਗ਼ੀਚੇ ਵਿੱਚ ਹਰਿਆਵਲ ਤੇ ਫੁੱਲਾਂ ਦੇ ਨਾਲ ਘਰੇ ਹੋਏ ਸਾਰੇ ਹੀ ਪੌਦੇ ਉਪਲਬਧ ਹੁੰਦੇ ਹਨ ਜਿੱਥੇ ਕਿ ਆਪਣੇ ਬਗ਼ੀਚਿਆਂ ਤੋਂ ਕੁਦਰਤ ਦੀ ਸੁੰਦਰਤਾ ਅਤੇ ਆਨੰਦ ਲੈ ਸਕਦੇ ਹਨ ਉਵੇਂ ਘਰੇਲੂ ਬਗ਼ੀਚੇ ਦੀ ਰਚਨਾ ਹਰ ਘਰ ਵਿੱਚ ਕਰਨੀ ਸੰਭਵ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਇੱਕ ਖੁੱਲੀ ਥਾਂ ਦੀ ਲੋੜ ਹੁੰਦੀ ਹੈ ਦੂਸਰੀ ਪੈਸਿਆਂ ਦੀ ਇੱਕ ਖ਼ਰਚੀਲਾ ਕੰਮ ਹੈ ਇਹ ਕਈ ਵਾਰੀ ਇਸਦੀ ਪਾਲਣਾ ਨਹੀਂ ਮਿਲਦੀ ਰੱਖਣ ਪੈਂਦਾ ਪਰ ਖਾਦਾਂ ਜਾਂ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ ਕਈ ਪੌਦੇ ਹਜ਼ਾਰ ਹਜ਼ਾਰ ਰੁਪਏ ਦੇ ਮਿਲਦੇ ਹਨ ਇਸ ਪ੍ਰਕਾਰ ਹੀ ਅਮੀਰਾਂ ਦਾ ਸੁਗਲ ਹੈ ਪਰੰਤੂ

ਸੁੰਦਰਤਾ ਨੂੰ ਵਧਾਉਂਦੇ ਵਧਾਉਂਦੇ ਰਸੋਈ ਵਿੱਚ ਸਬਜ਼ੀਆਂ ਦਾ ਖ਼ਰਚਾ ਵੀ ਘੱਟ ਸਕਦਾ ਹੈ ਘਰੇਲੂ ਬਗ਼ੀਚੇ ਵਿੱਚ ਜਿੱਥੇ ਮੋਸੱਮੀ, ਫੁੱਲ ਸੁਬੋ ਕੇ ਰਹੇ ਹੁੰਦੇ ਹਨ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 ਅਤੇ ਹੋਰ ਵੀ ਕਈ ਪ੍ਰਕਾਰ ਦੇ ਫੁੱਲ ਦੀ ਕੈਂਸਰਾਂ ਨਾਲ ਘਰੇਲੂ ਬਗ਼ੀਚੇ ਦੀ ਸੋਭਨਾ ਵਧਾਈ ਜਾ ਸਕਦੀ ਹੈ ਵਧਾਉਣ ਨਾਲ ਫੁੱਲ ਹੀ ਪੈਦਾ ਹੁੰਦੇ ਹਨ ਕੁੱਝ ਪੌਦੇ ਗਮਲਿਆਂ ਵਿੱਚ ਲਾ ਕੇ ਕੰਧਾਂ ਉੱਤੇ ਬਰਾਂਡੇ ਵਿੱਚ drawing room ਵਿੱਚ ਰੱਖ ਦਿੰਦੇ ਜਾਂਦੇ ਹਨ ਇਸੇ ਪ੍ਰਕਾਰ ਘਰੇਲੂ ਬਗ਼ੀਚੇ ਦਾ ਸੰਸਾਰ ਮਕਾਨ ਅੰਦਰ ਬਾਹਰ ਛੱਤ ਉੱਪਰ ਅਤੇ ਹੋਰ ਵੀ ਲੋਕਾਂ ਦੇ ਮਨਾ ਵਿੱਚ ਬਹੁਤ ਹੀ ਮਹੱਤਵਪੂਰਨ ਫ਼ਾਇਦਾ ਹੁੰਦਾ ਹੈ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 ਮੇਰੀ ਪਹਿਲੀ ਸਿਸ਼ਟੀ ਪਹਿਲੀ ਸਿਸ਼ਟੀ ਮੈਂ ਦੱਸਣਾ ਚਾਹਾਂਗੀ ਲੇਖ ਦੀ ਸਭ ਤੋਂ ਪੁਰਾਣੀ ਯਾਦ ਨਾਟਾਂ ਦੀ ਤਾਜਮਾਂ ਹੈ ਜੋ ਉਸਨੂੰ real ਦੇ ਵਿੱਚ Word ਪੈਦਾ ਹੋ ਕੇ ਸਿਖਾਉਂਦੀ ਹੈ ਘਰਦੇ ਨੇੜੇ ਇੱਕ ਖੁੱਲੀ ਥਾਂ ਵਿੱਚ ਦੇਖਿਆ ਨਾਟਾਂ ਦੀ ਤੋਲ ਵਿੱਚ ਪੰਜ ਛੇ ਜਾਣ ਸਨ ਤੇ ਉਹਨਾਂ ਕੋਲ ਵੱਡੇ ਵੱਡੇ ਬਾਂਸ ਤੇ ਹੋਰ ਨਿੱਕ ਸੁੱਕੀ ਸੀ ਸਮਾਂ ਦੁਆਰਾ ਬਹੁਤ ਸਾਰੇ ਬੱਚਿਆਂ ਤੇ ਤੀਵਿਆਂ ਦੀ ਭੀੜ ਇਕੱਠੀ ਹੋ ਜਾਂਦੀ ਹੈ, ਨਾਟਾਂ ਤੇ ਬਾਂਸਾਂ ਤੇ ਜ਼ਮੀਨ ਦੇ ਵਿੱਚ ਮਾਰ ਕੇ ਬਾਂਸਾਂ ਦੀ ਹੋਰ ਹੀ ਤਪਸਿਆ ਤੇ ਉਹਨਾਂ ਦੀ ਉਮਰ ਘੱਟ ਹੁੰਦੀ ਰਹਿੰਦੀ ਹੈ ਨਾਟਾਂ ਕੋਲ ਘਾਹ ਤੇ ਮੁਖੇੜੇ ਵਿੱਚ ਇੱਕ ਵੱਡਾ posture ਸੀ, ਇੱਕ ਨਾਟ ਨੇ ਉਸਨੂੰ ਆਪਣੇ ਸਿਰ ਉੱਪਰ ਚੜਾ ਲਿਆ ਤੇ ਦੂਜੇ ਨਾਟ ਨੇ ਉਸਦੀਆਂ ਦੋਹਾਂ ਬਾਹਾਂ ਨਾਲ ਵੱਡੇ ਵੱਡੇ ਬੰਨ ਬਣਾ ਦਿੱਤੇ ਫਿਰ ਉਸ ਬਾਂਸ ਉੱਪਰ ਚੜ੍ਹ ਕੇ ਉਹ ਬਹਿ ਗਿਆ ਤਾਂ ਕਾਂ ਕਾਂ ਕੇ ਉਸਨੇ ਕੁਦਰਤ ਨਾਲ ਸਾਰਾ ਸੰਸਾਰ ਨੂੰ ਜਗਾ ਦਿੱਤਾ ਫਿਰ ਬੁੱਢੇ ਨਾਥ ਨੇ ਕਿਹਾ ਕਿ ਹੇ ਕਾਂ ਆਕਾਸ਼ ਵਿੱਚ ਲੰਬੀਆਂ ਉਡਾਰੀਆਂ ਮਾਰਨ ਦਾ ਜੋਖ਼ਮ ਭਰਿਆ ਕੰਮ ਕਰੇਗਾ ਪਰ ਉਹ ਉਸ ਨਾਲ

ਕਿ ਸਮਾਂ ਥੋੜ੍ਹਾ ਹੈ ਇਸ ਕਰਕੇ ਕਾਂ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਹੀਂ ਪਾਵੇਗਾ ਉਸਨੇ ਹੇਠਾਂ ਉਤਰਾਂ ਤੇ ਲਹੂ ਲਾਉਣ ਨੂੰ ਕਿਹਾ, ਇਹ ਦੇਖ ਕੇ ਲੇਖਕ ਵੀ ਬਹੁਤ ਖ਼ੁਸ਼ ਹੋਇਆ ਲੇਖਕ ਸਮਝਦਾ ਸੀ ਕਿ ਨੱਟ ਕਿਸੇ ਹੋਰ ਥਾਂ ਤੇ ਨਹੀਂ ਲੱਗੇਗਾ ਉਡਾਰੀਆਂ ਮਾਰਦਾ ਹੋਇਆ ਉੱਥੇ ਹੀ ਦਿਖੇਗਾ ਉਹ ਦੇਖਣ ਨਾਲ ਉਹਨਾਂ ਦਾ ਸ਼ੂਗਰ ਵੱਧਦਾ ਤੇ ਘੱਟਦਾ ਰਹਿੰਦਾ ਸੀ, ਉੱਥੇ ਉਸਨੂੰ ਉਹਨਾਂ ਦੇ ਗਵਾਂਢੀ ਹਲਵਾਈ ਮਿਲ ਗਏ, ਜੋ ਉਸਨੂੰ ਬਾਹੋਂ ਫੜਕੇ ਘਰ ਲਿਆਏ ਘਰ ਪਹੁੰਚਣ ਤੇ ਉਸਦੀ ਚੰਗੀ ਮੁਰੰਮਤ ਹੋਈ ਇਹ ਘਟਨਾ ਤੇ ਮਗਰੋਂ ਨਾਟਾਂ ਤੇ ਦੇ ਵਿੱਚ ਫੈਲ ਗਈ ਲੇਖਾਂ ਦੇ ਵਿੱਚ ਪਹੁੰਚ ਜਾਂਦੀ ਤੇ ਅੰਤ ਤੱਕ ਤਮਾਸ਼ਾ ਵੇਖਦੇ, ਲੇਖਕ ਨੇ ਜ਼ਹਿਰ ਵਿੱਚ ਕਾਂ ਦੇ ਮੂੰਹ 'ਚ ਕਿਹਾ ਕਿ ਇਹ ਤੂੰ ਕੀ ਕਰ ਰਿਹਾ ਹੈ ਇਸ ਲੇਖ ਦਾ ਮਾਲਕ ਇਹ ਹੈ ਕਿ ਬਚਪਨ ਵਿੱਚ ਬੱਚਾ ਆਪਣੇ

ਕਈ ਵਾਰ ਉਹ ਉਸਨੂੰ ਚੰਗੀ ਸਿੱਖਿਆ ਦਿੰਦੇ ਹਨ ਇਸ ਕਰਕੇ ਮਾਪਿਆਂ ਤੇ ਅਧਿਆਪਕਾਂ ਨੂੰ ਬੱਚਿਆਂ ਨੂੰ ਠੀਕ ਤਰ੍ਹਾਂ ਸਮਝਾ ਕੇ ਬੁੱਧੀ ਤੋਂ ਬੁੱਧੀ ਦੇਣੀ ਚਾਹੀਦੀ ਹੈ, ਪ੍ਰਤੀ ਆਪਣਾ ਵਿਹਾਰ ਅਪਨਾਉਣਾ ਚਾਹੀਦਾ ਹੈ, ਅਜਿਹੇ ਵਿਹਾਰ ਨੂੰ ਮਾਪਿਆਂ ਅਧਿਆਪਕਾਂ ਤੋਂ ਬੱਚਿਆਂ ਦੇ ਜੀਵਨ ਤੇ ਬਹੁਤ ਮਿਹਨਤਾ ਦਾ ਅਸਰ ਹੁੰਦਾ ਹੈ ਅਸਰ ਹੁੁੰਦੇ ਹੁੰਦੇ ਇਹ ਵੀ ਪਤਾ ਲੱਗਦਾ ਹੈ ਹੁਣ ਜਦੋਂ ਮਾਸ਼ਟਰ ਨੇ ਉਸਨੂੰ ਕਿਹਾ ਸੁਣਿਆ ਤਾਂ ਉਸਨੇ ਉਸਨੂੰ ਮੁੜ ਕੇ ਜਵਾਬ ਦਿੱਤਾ ਕਿ ਤੂੰ ਇਹ ਕੀ ਕਰ ਰਿਹਾ ਹੈ,

ਪ੍ਰਯੋਗਦਾਇਕ ਹੁੰਦੀ ਹੈ।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

helloABClogisticsanddelivery ਵਿਚ ਤੁਹਾਡਾ ਸਵਾਗਤ ਹੈ ਮੈਂ ABClogistics ਵਿੱਚੋ ਤੋਂ ਰਮਨ ਗੱਲ ਕਰ ਰਹੀ ਆ ਮੈਂ ਤੁਹਾਡੀ ਕਿਸ ਤਰ੍ਹਾਂ ਸੇਵਾ ਕਰ ਸਕਦੀ ਆ ਹਾਂਜੀ logisticanddelivery ਤੋਂ ਗੱਲ ਕਰ ਰਹੇ ਆ ਜੀ ਸਾਡੇ ਦੋਨੇ